ਮੰਮੀ ਹੁਣੀ ਆਹ ਏਥੇ ਆਹ ਜਲੰਧਰ ਤੋਂ ਉਰੇ ਈ ਆ

ਚੱਲ ਬਾਹਰ ਦਾ ਬਣਦਾ ਤੇ ਜੇ ਨਿਕਲਦਾ ਬਾਹਰ ਤਾਂ ਬਾਹਰ ਕੱਢਦੋ ਫੇਰ ਆਹੋ, ਨਹੀਂ ਇੱਥੇ ਨੀ ਸੁਧਰਨਾ, ਵਿਆਹ ਕੀਤਿਆ ਕਿਹੜਾ ਉਹਨੇ ਸੁਧਰ ਜਾਣਾ ਵਾ ਚੱਲ ਬਾਹਰ ਹੋਏਗਾ ਤੇ ਉੱਥੇ ਨਾ ਮਿਲੇਗਾ ਤੇ ਆਪੇ ਬੰਦੇ ਦਾ ਪੁੱਤ ਬਣੇਗਾ ਈ

ਹੋਣਾ ਈ ਪੈਣਾ ਵਾ ਜਦੋਂ ਠੋਕਰਾ ਵੱਜੀਆਂ ਨਾ ਉਹਨੂੰ ਫਿਰ ਬਣਨਾ ਪੈਣਾ ਬੰਦਾ

ਹੋਰ ਉਹ ਕਹਿ ਦਿੰਦੀ ਆ ਵੀ ਮੈਂ ਠੀਕ ਠਾਕ ਨੀ ਰਹਿੰਦੀ ਕਰ ਦਿੰਦੇ ਆ ਵੀਅਹ ਮੈਂ ਕਿਹਾਂ ਨਾ ਅਜੇ ਨਾ ਨਾਅ ਲੈ ਆਹੋ ਉਹਦਾ ਇਰਾਦਾ ਹੁਣਾ ਵੀ ਚੱਲ ਧੰਦੇ ਲੱਗਜੂਗਾ ਮੈਂਨੂੰ ਫਿਰ ਫਿਕਰ ਮੁਕੱਜੂਗਾ

ਚੱਲ ਵਧੀਆ ਪਰ ਮੈਂ ਕਹਿ ਦਿੰਦੀ ਤੂੰ ਅਜੇ ਮੇਰੀ ਕਰ ਆ

ਆਹੋ ਅਜੇ ਖਾ ਕੇ ਰੋਟੀਆ ਈ ਬਤਾਊ ਧਰੇ ਸੀ

ਬਤਾਊਆਂ ਨਾਲ਼ ਖਾ ਕੇ ਆਈ ਰਾਤੀ ਨੀ ਖਾਧੀ ਨਾ ਫੇਰ ਮੈਂ ਸਬਜ਼ੀ ਬਣਾਲੀ ਦੂਜੀ

ਉਹ ਫੇਰ ਬਤਾਊ ਉਦਾ ਦੇ ਉਦਾ ਈ ਰੱਖੇ ਐ ਕਿੰਨੇ ਦਿਨ ਹੋਗੇ ਸਾਡਾ ਵੀ ਜੀਅ ਕਰਨ ਡਿਆ ਤੇ ਅਸੀਂ ਬਣਾਏ ਨੀ

ਉਹ ਨਹੀਂ ਫੇਰ ਤੁਹਾਨੂੰ ਪਤਾ ਭਾਈ ਸਾਹਮਣੇ ਗਲੀ ਚ ਅਵੇ ਬੁਰੇ ਲੱਗੀ ਦਾ ਵਾ ਕੋਈ ਨਾ ਕੋਈ ਆਉਂਦਾ ਜਾਂਦਾ ਵਾ ਆਹੋ ਨਹੀਂ ਨਹੀਂ ਤੇ ਰਾਤੀ ਨੇਰੇ ਚ ਈ ਲਿਆਇਆ ਸੀ ਚਾਚਾ ਤੇਰਾ ਆਹੋ ਅਸੀਂ ਸਹਿਰੋਂ ਨੀ ਨਾ ਫਿਰ ਲਿਆਂਦੇ ਹਮ ਹਮ ਅਸੀਂ ਸਹਿਰੋਂ ਨੀ ਸੀ ਆਹ ਭਾਈ ਜਿਹੜਾ ਆਉਂਦਾ ਉਹਦੇ ਕੋਲੋਂ ਲੈ ਲੂ ਲੈਂਦੇ ਭਾਈ ਆਇਆ ਸੀ ਅੱਜ ਤੇ ਫੇਰ ਮੈਂ ਲਈ ਨੀ ਮੈਂ ਕਿਹਾਂ ਬੁਰੇ ਲੱਗੀ ਦਾ ਕਿ ਨਹੀਂ

ਚੱਲ ਠੀਕ ਐ ਫਿਰ ਭੂਆ ਮੁੰਡਾ ਰੋਣ ਡਿਆ ਈ ਗਾ ਮੇਰੀ mummy ਅਕਸਰ ਮੇਰੇ papa ਦੇ ਕਮਰੇ ਵਿੱਚ ਸੌਂਦੀ ਸੀ ਜਦੋਂ ਰਾਤ papa ਦੇ ਕਮਰੇ ਸੌਣ ਨੂੰ ਜਾਂਦੀ ਤਾਂ ਅਗਲੀ ਸਵੇਰੇ ਰੋਂਦੀ ਹੋਈ ਬਾਹਰ ਨਿਕਲਦੀ।

ਕੇ ਮੇਰਾ ਮਨ ਬਹੁਤ ਸ਼ਰਮਿੰਦਾ ਹੁੰਦਾ ਸੀ, ਪਰ ਮੈਂ ਉਹਨਾਂ ਨੂੰ ਕੁਝ ਪੁੱਛ ਨਹੀਂ ਸਕਦੀ। ਅਕਸਰ ਹੀ mummy ਦਾ ਸਵੇਰੇ ਇਦਾਂ ਦਾ ਹੀ ਹਾਲ ਹੁੰਦਾ ਸੀ। ਕੁਝ ਸਮੇਂ ਪਹਿਲਾਂ ਮੈਂ mummy ਨੂੰ ਪੁੱਛਿਆ ਵੀ ਸੀ ਕਿ ਉਹ papa ਦੇ ਕਮਰੇ ਵਿੱਚੋਂ ਬਾਹਰ ਆ ਕੇ ਸਵੇਰੇ ਕਿਉਂ ਰੋਂਦੀ ਹੈ ਪਰ mummy ਨੇ ਕੋਈ ਜਵਾਬ ਨਹੀਂ ਦਿੱਤਾ ਤੇ ਮੈਨੂੰ ਝਿੜਕ ਦਿੱਤਾ ਸੀ। mummy ਜਦੋਂ ਵੀ ਉਹਨਾਂ ਦੇ ਕਮਰੇ ਚੋਂ ਨਿਕਲਦੀ ਤਾਂ ਉਹਨਾਂ ਦਾ ਵਿਹਾਰ ਅਜੀਬ ਹੁੰਦਾ ਸੀ ਉਹਨਾਂ ਦੇ ਵਾਲ ਵੱਖਰੇ ਅਹ ਬਿਖਰੇ ਹੁੰਦੇ ਤੇ ਐਦਾ ਵੇਖਦੀ ਜਿਵੇਂ ਉਹਨਾਂ ਦੀ ਕੋਈ ਬਹੁਤ ਵੱਡੀ ਮਜ਼ਬੂਰੀ ਹੋਵੇ। ਮੇਰੇ ਅੰਦਰ ਜਨੂੰਨ ਆ ਗਿਆ ਸੀ ਕਿ papa ਪੂਰੀ ਰਾਤ ਅਜਿਹਾ ਕੀ ਕਰਦੇ ਹਨ mummy ਦੇ ਨਾਲ ਸਾਰੀ ਰਾਤ mummy ਨਾਲ ਕੀ ਕਰਦੇ ਹਨ। ਇਹ ਸਵਾਲ ਮੈਨੂੰ ਪੂਰੀ ਤਰ੍ਹਾਂ ਬੇਚੈਨ ਕਰ ਦਿੰਦਾ ਸੀ। ਮੈਂ ਵੀ ਥੋੜੀ ਵੱਡੀ ਹੋ ਗਈ ਸੀ ਮੈਨੂੰ ਵੀ ਸਮਝ ਆਉਣ ਲੱਗ ਪਈ ਸੀ ਪਰ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸੀ ਕਿ ਕਿ ਜਦੋਂ ਵੀ mummy ਕਮਰੇ ਚੋਂ ਬਾਹਰ ਆਉਂਦੀ ਤਾਂ mummy ਰੋਂਦੀ ਹੋਈ ਆਉਂਦੀ, ਉਹਨਾਂ ਨੂੰ ਵੇਖ ਐਂ ਲੱਗਦਾ ਜਿਵੇਂ ਉਹਨਾਂ ਨਾਲ ਕੁਝ ਗਲਤ ਹੋਇਆ ਹੋਵੇ ਪਰ ਜਦੋਂ papa ਬਾਹਰ ਆਉਂਦੇ ਤਾਂ ਉਹਨਾਂ ਵਿਚ ਖੁਸ਼ੀ ਹੁੰਦੀ ਸੀ। ਪਰ mummy ਦੀ ਹਾਲਤ ਅਜਿਹੀ ਸੀ ਕਿ ਉਹਨਾਂ ਨੂੰ ਦੇਖ ਕੇ ਐਦਾ ਦਾ ਲੱਗਦਾ ਸੀ ਕਿ ਉਹ ਸੋਚ ਰਹੇ ਹਨ ਅਹ ਕਿ ਉਹਨਾਂ ਦੇ ਕਮਰੇ ਚ ਮੁੜ ਕੇ

papa ਦੇ ਸਾਹਮਣੇ ਆਉਣ ਤੋਂ ਵੀ ਡਰਦੇ ਸੀ।

ਮੈਂ ਖਾਣਾ ਫੜਾ ਕੇ school ਚ ਜਾਂਦੀ ਤਾਂ ਮੇਰੇ ਦਿਮਾਗ ਵਿੱਚ ਇਹੀ ਖਿਆਲ ਘੁੰਮਦਾ ਕਿ ਮੈਂ ਕਦੀ ਵੀ papa ਨੂੰ ਉਦਾਸ ਤੇ ਬੇਚੈਨ ਨਹੀਂ ਵੇਖਿਆ ਸੀ ਉਹ ਖਾਣਾ ਖਾ ਕੇ ਖੁਸ਼ ਹੋ ਕੇ ਆਪਣੇ ਕੰਮ ਤੇ ਚਲੇ ਜਾਂਦੇ ਸੀ। ਜਦੋਂ ਵੀ mummy ਖਾਣਾ ਬਣਾਉਂਦੀ ਸੀ ਤਾਂ mummy ਦਾ ਸਾਰਾ ਸਰੀਰ ਕੰਬਦਾ, ਮੇਰਾ ਦਿਲ ਚਾਹੁੰਦਾ ਕਿ ਮ ਅਹ ਮੈਂ mummy ਤੋਂ ਪੁੱਛਾ ਕਿ papa mummy ਨਾਲ ਅਜਿਹਾ ਕੀ ਕਰਦੇ ਨੇ ਜੋ ਉਹਨਾਂ ਦਾ ਐਨਾ ਬੁਰਾ ਹਾਲ ਹੋ ਜਾਂਦਾ ਹੈ mummy papa ਦਾ ਨਾਂ ਸੁਣਦੇ ਹੀ ਡਰ ਜਾਂਦੀ ਵੈਸੇ ਤਾਂ mummy ਮੇਰੇ ਨਾਲ ਹੀ ਸੌਂਦੀ ਸੀ। ਕਦੀ-ਕਦੀ papa ਜ਼ਬਰਦਸਤੀ mummy ਨੂੰ ਕਮਰੇ ਚ ਲੈ ਜਾਂਦੇ ਪਰ mummy ਜਾਣ ਅਹ ਕੇ ਮੇਰੇ ਨਾਲ ਹੀ ਪੈਂਦੀ ਸੀ, ਪਰ ਉਹਨਾਂ ਦੀ ਇੱਕ ਨਾ ਸੁਣਦੇ ਪਰ ਮੈਂ ਚੰਗੀ ਤਰ੍ਹਾਂ ਜਾਣ ਗਈ ਸੀ ਕਿ papa mummy ਨੂੰ ਕਮਰੇ ਚ ਲਿਜਾ ਕੇ ਉਹਨਾਂ ਨਾਲ ਕੁੱਝ ਗਲਤ ਕਰਦੇ ਸਨ ਮੈਨੂੰ papa ਤੋਂ ਬਹੁਤ ਨਫ਼ਰਤ ਸੀ, ਉਹੋ ਸਭ ਦੇਖ ਕੇ ਮੇਰੀ ਅਹ ਮੇਰਾ ਜੀਅ ਕਰਦਾ ਸੀ papa ਨੂੰ ਛੱਡ ਕੇ mummy ਨੂੰ ਲੈ ਕੇ ਕਿਤੇ ਦੂਰ ਚਲੀ ਜਾਂਵਾ ਮੇਰਾ ਵੀ ਬਹੁਤ ਬੁਰਾ ਹਾਲ ਸੀ। ਨਾ ਮੇਰਾ ਜੀਅ school ਚ ਲੱਗਦਾ ਸੀ ਤੇ ਨਾ ਹੀ ਘਰ ਵਿੱਚ ਇੱਕ ਦਿਨ ਜਦੋਂ ਮੈਂ ਘਰ ਆਈ ਤਾਂ ਘਰ ਵਿੱਚ ਰੇਸ਼ਮ uncle ਬੈਠੇ ਸੀ, mummy ਨਾਲ ਗੱਲਾਂ ਕਰ ਰਹੇ ਸੀ, ਰੇਸ਼ਮ papa ਦਾ ਦੋਸਤ ਸੀ ਮੰਮਾਂ ਨਾਲ ਗੱਲਾਂ ਕਰਨ ਨੂੰ ਆ ਜਾਂਦੇ ਸਨ ਪਰ mummy ਉਹਨਾਂ ਨਾਲ ਐਦਾਂ ਹੱਸ-ਹੱਸ ਗੱਲਾਂ ਕਰਦੇ ਤੇ papa ਨਾਲ ਬੜੇ ਰੁੱਖੇ ਰਹਿੰਦੇ ਸੀ। ਮੈਂ ਬੜੀ ਹੈਰਾਨ ਸੀ। ਮੈਂ ਸੱਚ-ਸੱਚ ਸੁਣਨ ਲਈ ਰਾਤ ਨੂੰ mummy ਮਾਂ ਵਰਗੀ ਚਾਦਰ ਲੈ ਕੇ papa ਦੇ ਕਮਰੇ ਚ ਚਲੀ ਗਈ mummy ਦੇ ਕਮਰੇ ਵਿੱਚ ਇੱਕ ਛੋਟਾ ਜਿਹਾ ਬੱਲਬ ਜਗ ਰਿਹਾ ਸੀ ਤੇ ਹਨੇਰਾ ਵੀ ਸੀ ਬਹੁਤ ਚਾਨਣ ਨਹੀਂ ਸੀ papa ਮੈਨੂੰ mummy ਸਮਝ ਕੇ ਬੈਠਣ ਨੂੰ ਕਹਿਣ ਲੱਗੇ ਅਤੇ ਅੱਜ

ਮੰਨਿਆ ਆਪਣੀ ਕੁੜੀ ਜਵਾਨ ਹੋ ਗਈ ਹੈ ਪਰ ਹੁਣ ਉਹ ਸਿਆਣੀ ਹੋ ਗਈ ਹੈ ਉਹਨੂੰ ਪੂਰੀ ਸਮਝ ਹੈ ਕਿ ਮਾਂ ਪਿਉ ਕਮਰੇ ਚ ਇਕੱਠੇ ਕਿਉਂ ਸੌਂਦੇ ਹਨ। ਨਾਲੇ ਮੇਰੇ ਲਈ ਵੀ time ਕੱਢਿਆ ਕਰ ਮੇਰਾ ਵੀ ਜੀਅ ਕਰਦਾ ਤੇਰੇ ਨਾਲ ਪਿਆਰ ਦੀਆਂ ਗੱਲਾਂ ਕਰਨ ਨੂੰ। ਐਨੇ ਚਿਰ ਚ papa ਸੌ ਗਏ ਮੈਂ ਹੌਲੀ-ਹੌਲੀ ਬੈਠ ਕੇ ਬਾਹਰ ਆ ਗਈ, ਮੈਂ ਸਾਰੀ ਰਾਤ ਸੋਚਦੀ ਰਹੀ ਕਿ papa ਨੇ ਕੁੱਝ ਵੀ ਗਲਤ ਨਹੀਂ ਕੀਤਾ। ਫਿਰ ਵੀ mummy ਕਿਉਂ ਐਦਾ ਰੋਂਦੇ ਹੀ ਬਾਹਰ ਆਉਂਦੇ, ਅਗਲੇ ਦਿਨ ਮੈਂ school ਚਲੀ ਗਈ ਅਹ ਮੈਨੂੰ ਐਨਾ ਤਾਂ ਪਤਾ ਚੱਲ ਗਿਆ ਸੀ ਕਿ papa mummy ਨਾਲ ਕੁੱਝ ਵੀ ਗਲਤ ਨਹੀਂ ਕਰਦੇ, ਮੈਂ ਜਦੋਂ school ਤੋਂ ਵਾਪਿਸ ਘਰ ਆਈ ਤਾਂ ਇੱਥੇ ਰੇਸ਼ਮ uncle ਆਏ ਹੋਏ ਸਨ ਉਹ mummy ਨਾਲ ਗੱਲਾਂ ਕਰ ਰਹੇ ਸੀ। ਮੈਂ ਉਹਨਾਂ ਦੀਆਂ ਗੱਲਾਂ ਚੋਰੀ-ਚੋਰੀ ਸੁਣਨ ਲੱਗੀ mummy ਕਹਿ ਰਹੀ ਸੀ ਕਿ ਮੈਂ ਜਿਹੜੇ ਹਿਸਾਬ ਨਾਲ ਪ੍ਰੀਤ ਦੇ ਅੱਗੇ ਪੇਸ਼ ਆ ਰਹੀ ਹਾਂ, ਉਹ ਜ਼ਰੂਰ ਆਪਣੇ ਪਿਉ ਨੂੰ ਛੱਡ ਕੇ ਮੇਰੇ ਨਾਲ ਜਾਣ ਨੂੰ ਤਿਆਰ ਹੋ ਜਾਵੇਗੀ ਤੇ ਰੇਸ਼ਮ ਨੇ mummy ਨੂੰ ਕਿਹਾ ਕਿ ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ। ਮੈਂ ਤੇਰੇ ਲਈ ਆਪਣੇ ਮਾਂ-ਪਿਉ ਨੂੰ ਵੀ ਛੱਡ ਸਕਦਾ ਤੇ ਤੂੰ ਮੇਰੇ ਨਾਲ ਚੱਲ ਆਪਾ ਕਿਤੇ ਦੂਰ ਚਲੇ ਜਾਵਾਂਗੇ ਮੈਂ ਤੈਨੂੰ ਤੇ ਪ੍ਰੀਤ ਨੂੰ ਬਹੁਤ ਖੁਸ਼ ਰੱਖੁੂੰਗਾ ਤੇ ਇਹ ਗੱਲ ਸੁਣ ਕਿ ਮੈਂ ਹੈਰਾਨ ਹੋ ਗਈ। ਮੈਨੂੰ ਇਹ ਲੱਗਦਾ ਸੀ papa ਗਲਤ ਨੇ ਪਰ mummy papa ਨਾਲ ਬਹੁਤ ਜਿਆਦਾ ਗਲਤ ਕਰ ਰਹੀ ਸੀ ਮੇਰੇ ਤੋਂ ਹੋਰ ਸਬਰ ਨਾ ਹੋਇਆ ਤੇ ਮੈਂ ਅੰਦਰ ਚਲੀ ਗਈ, ਮੈਨੂੰ ਦੇਖ ਕੇ ਰੇਸ਼ਮ ਡਰ ਗਿਆ ਤੇ ਚਲਾ ਗਿਆ। ਮੈਂ mummy ਨੂੰ ਕਹਿ ਰਹੀ ਸੀ ਸੱਚੇ ਹੋਣ ਲਈ ਤੁਸੀਂ ਇਹ ਸਭ ਕਿਉਂ ਕਰ ਕਹੇ ਹੋ ਮੇਰੇ ਰੱਬ ਵਰਗੇ papa ਨੂੰ ਧੋਖਾ ਕਿਉਂ ਦੇ ਰਹੇ ਹੋ। mummy ਕਹਿੰਦੀ ਕਿ ਅਸੀਂ ਬਚਪਨ ਤੋਂ ਹੀ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ, ਤੇਰੇ papa ਨਾਲ ਮੇਰਾ ਵਿਆਹ ਧੱਕੇ ਨਾਲ ਹੋ ਗਿਆ ਸੀ। ਪ੍ਰੀਤ ਕਹਿੰਦੀ mummy papa ਪਤਾ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ ਉਹਨਾਂ ਦਾ ਪਿਆਰ ਉਹਨਾਂ ਦਾ ਪਿਆਰ ਤੁਹਾਨੂੰ ਨਜ਼ਰ ਨਹੀਂ ਆਇਆ। ਜਿਹੜਾ ਇਨਸਾਨ ਕਿਸੇ ਹੋਰ ਬਦਲੇ ਆਪਣੇ ਮਾਂ-ਪਿਉ ਨੂੰ ਛੱਡ ਸਕਦਾ, ਉਹ ਤੈਨੂੰ ਕਿਦਾਂ ਖੁਸ਼ ਰੱਖੇਗਾ ਉਹ ਤੈਨੂੰ ਕਦੀ ਵੀ ਛੱਡ ਸਕਦਾ mummy ਇਹ ਤੁਸੀਂ ਬਹੁਤ ਗਲਤ ਕਰ ਰਹੇ ਹੋ। mummy ਕਹਿੰਦੀ ਤੂੰ ਸਹੀ ਕਹਿ ਰਹੀ ਆ ਕਿ ਮੈਂ ਬਹੁਤ ਗਲਤ ਕੀਤਾ ਤੇਰੇ papa ਨਾਲ ਉਹਨਾਂ ਦਾ ਸੱਚਾ ਪਿਆਰ ਨਜ਼ਰ ਹੀ ਨਹੀਂ ਆਇਆ। mummy ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ mummy ਨੇ papa ਤੋਂ ਮਾਫ਼ੀ ਵੀ ਮੰਗ ਲਈ ਹੁਣ mummy papa ਨਾਲ ਖੁਸ਼ ਰਹਿਣ ਲੱਗੇ ਇੱਕ ਗੱਲ ਹੋਰ ਵੀ ਸੀ ਕਿ ਕੋਈ ਫੈਸਲਾ

ਕਰ ਸਕਦਾ ਹੈ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਫੇਰ ਬਰਬਾਦ ਹੋ ਜਾਣਗੀਆਂ ਅਤੇ ਇਹ ਸੁਣ ਕੇ ਉਹਨਾਂ ਦੇ ਵਿੱਚ

ਜ਼ਿੰਦਗੀ ਜੀਣ ਲੱਗੇ ਜਿਵੇਂ ਪਹਿਲਾਂ ਦੇ ਲੋਕ ਜਿਉਂਦੇ ਹੁੰਦੇ ਸਨ। ਇਹਨਾਂ ਵੇਖਦਿਆਂ ਉਹਨਾਂ ਨੇ ਆਪਣੀ ਸਪੱਸ਼ਟੀਕਰਨ ਪੂਰੀ ਕਰ ਦਿੱਤੀ। ਸਤਿ ਸ੍ਰੀ ਅਕਾਲ ਮੈਂ ਕਰਨ ਕੀਰਤਪੁਰ ਸਾਹਿਬ ਸੋ ਮੇਰੇ topic ਦਾ ਨਾਮ ਹੈ ਪੰਜਾਬੀ ਸਵਰ ਅਤੇ ਵਾਕ ਸੂਚੀ ਪ੍ਰਬੰਧ। ਪੰਜਾਬੀ ਵਿੱਚ ਸਵਰ ਦਾ ਸ਼ਬਦ ਦੀ ਬਣਤਰ ਭਾਵ ਸ਼ਬਦ ਵਿੱਚ ਵਿਚਰਦੇ ਸਵਰਾਂ ਅਤੇ ਵਿਅੰਜਨਾਂ ਦੀ ਗਿਣਤੀ ਅਤੇ ਤਰਤੀਬ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਪਦਾਰਥ ਸ਼ਬਦ ਵਿੱਚ ਸਵਰਾਂ ਅਤੇ ਵਿਅੰਜਨਾਂ ਦੀ ਗਿਣਤੀ ਅਤੇ ਤਰਤੀਬ ਉੱਚੀ ਰਹਿੰਦੀ ਹੈ ਮੂਲ ਰੂਪ ਵਿੱਚ ਸਵਰ ਹੀ ਸੁਰ ਦਾ ਪ੍ਰਭਾਵ ਵਧੇਰੇ ਹਨ, ਨੀਵੀਂ ਸਵਰ ਨਾਲ ਉਚਾਰੇ ਗਏ ਸਵਰ ਦਾ ਉਚਾਰਨ ਵਕਫ਼ਾ ਸਭ ਤੋਂ ਵੱਧ ਹੁੰਦਾ ਹੈ ਪੱਧਰੀ ਸਵਰ ਨਾਲ ਉਚਾਰੇ ਗਏ ਸਵਰ ਦਾ ਉਚਾਰਨ ਵਖਰੇਵਾ ਇਸਤੋਂ ਘੱਟ ਹੁੰਦਾ ਹੈ ਅਤੇ ਉੱਚੀ ਸਵਰ ਨਾਲ ਇਸ ਤੋਂ ਵੀ ਘੱਟ ਇਸਨੂੰ ਨਿਮਨ ਦਿੱਤੇ ਅਨੁਸਾਰ ਦਰਸਾਇਆ ਜਾ ਸਕਦਾ ਹੈ। ਜਿਵੇਂ ਕਿ ਪਹਿਲੇ ਜਿਕਰ ਕੀਤਾ ਜਾਂਦਾ ਸੀ ਤੇ ਕੀਤਾ ਜਾ ਚੁੱਕਾ ਹੈ ਕਿ ਪਿੱਚ ਦੇ ਘੱਟ ਵੱਧਣ ਜਾਂ ਉੱਤਰਾਅ ਚੜਨ ਨੂੰ ਕਿਹਾ ਜਾਂਦਾ ਹੈ ਜਦੋਂ ਪਿੱਚ ਕਿਸੇ ਨਿਸ਼ਚਿਤ ਬਿੰਦੂ ਤੇ ਉੱਪਰ ਵੱਲ ਉੱਠਦੀ ਹੈ, ਅਰਥਾਤ ਵੱਧਦੀ ਹੈ ਤਾਂ ਇਸਨੂੰ ਉੱਚੀ ਸਵਰ ਕਿਹਾ ਜਾਂਦਾ ਹੈ ਅਤੇ ਜਦੋਂ ਪਿੱਚ ਕਿਸੇ ਨਿਸ਼ਚਿਤ ਬਿੰਦੂ ਤੋਂ ਹੇਠਾਂ ਵੱਲ ਡਿੱਗਦੀ ਹੈ ਤਾਂ ਇਸ ਇਸਨੂੰ ਨੀਵੀਂ ਸਵਰ ਕਿਹਾ ਜਾਂਦਾ ਹੈ। ਪ੍ਰੰਤੂ ਜਦੋਂ, ਪਿੱਚ ਨਾ ਉੱਪਰ ਵੱਲ ਨੂੰ ਉੱਠਦੀ ਹੈ ਤਾਂ ਹੀ ਹੇਠਾਂ ਵੱਲ ਨੂੰ ਡਿੱਗਦੀ ਹੈ, ਇਸਨੂੰ ਪੱਧਰੀ ਸਵਰ ਕਿਹਾ ਜਾਂਦਾ ਹੈ।

ਪੰਜਾਬੀ ਭਾਸ਼ਾ ਵਿੱਚ ਸਵਰ ਦਾ ਮਹਾਂਪੁਰਾਣ ਧੁਨੀਆਂ ਦੇ ਹੋ ਜਾਣ ਨਾਲ ਅਤੇ ਹ ਧੁਨੀ ਦੇ ਆਪਣੇ ਨੇੜਲੇ ਸਵਰ ਦੇ ਪ੍ਰਭਾਵ ਹੇਠਾਂ ਆ ਜਾਣ ਨਾਲ ਹੋਇਆ ਮੰਨਿਆ ਜਾਂਦਾ ਹੈ ਪੰਜਾਬੀ ਉਚਾਰਨ ਵਿੱਚ ਸੰਘਰਸ਼ ਮਹਾਂਪਰਾਣ ਧੁਨੀਆਂ ਗਾਇਬ ਹੋ ਗਈਆਂ ਹਨ ਅਤੇ ਇਹਨਾਂ ਦੀ ਥਾਂ ਸਵਰ ਨੇ ਲੈ ਲਈ ਹੈ। ਸ਼ਬਦ ਵਿੱਚ ਤਿੰਨ ਪ੍ਰਸਥਿੱਤੀਆਂ ਵਿੱਚ ਸੰਗੋਸ਼ ਮਹਾਂਪੁਰਾਣ ਧੁਨੀਆਂ ਸਵਰ ਹੁੰਦੀਆਂ ਹਨ, ਸ਼ਬਦ ਵਿੱਚ ਮੁੱਢਲੀ ਸਥਿੱਤੀ ਵਿੱਚ ਇਹ ਧੁਨੀਆ ਕ੍ਰਮਵਾਰ ਪੱਪਾ, ਤੱਤਾ, ਚੱਚਾ, ਟੈਂਕਾ, ਕੱਕਾ, ਇਹ ਤਬਦੀਲ ਹੋ ਜਾਂਦੀਆਂ ਹਨ ਅਤੇ ਬੋਲ ਸਵਰ ਉੱਚੀ ਨੀਵੀਂ ਸਵਰ ਆਉਂਦੀ ਹੈ। ਜਿਵੇਂ ਘਰ ਭਾਰ, ਦਾਬ, ਚੱਜ, ਚਾਰ ਸ਼ਬਦ ਦੀ ਅਖ਼ੀਰਲੀ ਸਥਿੱਤੀ ਨੂੰ ਸਗੋਸ਼ ਮਹਾਂਪੁਰਾਣ ਧੁਨੀਆਂ ਸਗੋਸ਼ ਧੁਨੀਆਂ ਦਾ ਬੱਬਾ, ਦੱਦਾ, ਜੱਜਾ, ਡੱਡਾ, ਧੱਧਾ ਵਿੱਚ ਤਬਦੀਲ ਹੋ ਜਾਂਦੀਆਂ ਹਨ ਅਤੇ ਸਵਰ ਉੱਚੀ ਸਵਰ

ਸਵਰ ਦਾ ਆਉਣਾ ਇਸ ਗੱਲ ਦਾ ਨਿਰਭਰ ਕਰਦਾ ਹੈ ਕਿ ਦਬਾਅ ਕਿਹੜੇ ਸਵਰ ਉੱਤੇ ਹੋਵੇ ਤਾਂ ਉੱਚੀ ਸੁਰ ਵਿੱਚ ਜੇਕਰ ਦਬਾਅ ਇੰਨਾ ਤੋਂ ਪਿੱਛਲੇ ਸਵਰ ਉੱਚ ਹੋ ਜਾਂਦੇ ਤਾਂ ਇਹ ਨੀਵੀਂ ਸਵਰ ਵਿੱਚ ਉਚਾਰੀਆਂ ਜਾਂਦੀਆਂ ਹਨ ਜਿਵੇਂ ਸ਼ਬਦ ਦੀ ਵਿਚਕਾਰਲੀ ਸਥਿੱਤੀ ਵਿੱਚ ਦਬਾਅ ਮੂਹਰੇ ਵਾਲੇ ਸਵਰ ਉੱਤੇ ਮਾਣੀ ਦੁੱਧੀ ਕੁਛੀ ਕੱਢੀ, ਲੱਭੀ। ਸ਼ਬਦ ਵਿੱਚ ਵਿਚਕਾਰਲੀ ਸਥਿਤੀ ਦੀ ਦਬਾਅ ਪਿੱਛਲੇ ਸਵਰ ਹਨ, ਕਢਾਈ, ਸਦਾਈ ਲ ਲੰਬਾਈ, ਮੁਡਾਈ, ਸੁਜਾ। ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿੱਚ ਇਹ ਨਕਤਾ ਦੀ ਮਹੱਤਵਪੂਰਨ ਹੈ ਕਿ ਪੰਜਾਬੀ ਵਿੱਚ ਸਵਰ ਅਤੇ ਦਬਾਅ ਹੇਠਾਂ ਇਕੱਠੇ ਹੀ ਹੁੰਦੇ ਹਨ ਭਾਵ ਜਿਸ ਉਚਾਰਖੰਡ ਉੱਤੇ ਦਬਾਅ ਆਉਂਦੇ ਹੈ, ਉੱਤੇ ਉਚਾਰਖੰਡ ਉੱਤੇ ਸਵਰ ਮਰਕ ਹੁੰਦੀ ਹੈ, ਪੰਜਾਬੀ ਭਾਸ਼ਾ ਦਬਾਅ ਦਾ ਦਾਇਰਾ ਸ਼ਬਦ ਦੇ ਪਹਿਲੇ ਜਾਂ ਦੂਜੇ ਉਚਾਰਖੰਡ ਤੱਕ ਹੀ ਸੀਮਿਤ ਹੁੰਦਾ ਹੈ, ਇਸ ਕਰਕੇ ਸਵਰ ਦੀ ਸਦਾ ਪਹਿਲਾਂ ਹੀ ਦੂਸਰੇ ਉਚਾਰ ਖੰਡ ਉੱਤੇ ਹੀ ਆਉਂਦੀ ਹੈ, ਦੂਜੇ ਉਚਾਰਖੰਡ ਉੱਤੇ ਈ, ਊ, ਐ ਵਿੱਚੋਂ ਕੋਈ ਇੱਕ ਆਉਂਦਾ ਹੈ। ਜੇਕਰ ਪਹਿਲੇ ਉਚਾਰਖੰਡ ਦਾ ਸਵਰ ਬਾਹਰਲੇ ਗੁੱਟ ਦੇ ਸਵਰਾਂ ਈ, ਐ, ਊ, ਐ, ਓ ਊ ਵਿੱਚੋਂ ਕੋਈ ਇੱਕ ਆਉਂਦਾ ਹੈ, ਤਾਂ ਦਬਾਅ ਪਹਿਲੇ ਉਚਾਰਖੰਡ ਉੱਤੇ ਹੀ ਆਵੇਗਾ ਜਿਵੇਂ ਘੋਰ, ਡੋਬੀ, ਘੋੜੀ, ਭਾਈ, ਢਾਈ ਪਰੰਤੂ ਦਬਾਅ ਦੇ

ਪੰਜਾਬੀ ਵਿੱਚ ਸਵਰਾਂ ਦਾ ਵਿਰੋਧ ਸ਼ਬਦ ਅਤੇ ਲੜੀਵਾਰ ਸੰਬੰਧ ਤੱਕ ਸਾਰਥਕ ਨਹੀਂ ਹੈ, ਸਗੋਂ ਇਹ ਸ਼ਬਦਾਂ ਦੇ ਕੜੀਦਾਰ ਸੰਬੰਧਾਂ ਦੇ ਸੰਬੰਧ ਵਿੱਚ ਵੀ ਸਾਰਥਕ ਹੈ ਆਧਾਰਤ ਸਵਰ ਦੇ ਇੱਕ ਉਚਾਰਖੰਡ ਅਤੇ ਦੂਜੇ ਉਚਾਰਖੰਡ ਉੱਤੇ ਚਲੇ ਜਾਣ ਨਾਲ ਅਰਥਾਂ ਵਿੱਚ ਪਰਿਵਰਤਨ ਆ ਜਾਂਦਾ ਹੈ ਜਿਵੇਂ ਭਰਾ ਕੜਾਹ ਭਲਾ ਉਪਰੋਕਤ ਚਰਚਾ ਦੇ ਬਾਅਦ ਪੰਜਾਬੀ ਸਵਰ ਪ੍ਰਬੰਧ ਬਾਰੇ ਕੁਛ ਨੁਕਤਿਆਂ ਨੂੰ ਸਾਹਮਣੇ ਲਿਆ ਲਿਆਇਆ ਜਾਂਦਾ ਜਾ ਸਕਦਾ ਪੰਜਾਬੀ ਵਿੱਚ ਸਵਰ ਦਾ ਵਿਕਾਸ ਸਗੋਸ਼ ਮਹਾਂਪਰਾਣ ਧੁਨੀਆਂ ਦੇ ਆਲੋਪ ਹੋ ਜਾਣ ਨਾਲ ਹੋਇਆ ਹੈ, ਪੰਜਾਬੀ ਵਿੱਚ ਉਹ ਧੁਨੀ ਆਪਣੇ ਨੇੜਲੇ ਸਵਰ ਦੇ ਪ੍ਰਭਾਵ ਅਧੀਨ ਆ ਜਾਣ ਨਾਲ ਇਸ ਕਰਕੇ ਬਹੁਤ ਵਾਰੀ ਸਵਰ ਦਾ ਹੀ ਦਿੰਦੀ ਹੈ ਪੰਜਾਬੀ ਵਿੱਚ ਸਵਰ ਦਾ ਘੇਰਾ ਸ਼ਬਦ ਹੈ ਅਰਥਾਤ

ਇੱਕੋ ਹੀ ਸਥਾਨ ਉੱਤੇ ਆਉਂਦੇ ਹਨ ਅਰਥਾਤ ਜਿਸ ਉਚਾਰਖੰਡ ਉੱਤੇ ਦਬਾਅ ਪੈਂਦਾ ਹੈ, ਉਸੇ ਉਚਾਰਖੰਡ ਉੱਤੇ ਹੀ ਸਵਰ ਮਾਰਕ ਹੁੰਦੀ ਹੈ। ਸਵਰ ਅਤੇ ਵਾਕ ਸਵਰ ਦੋਨਾਂ ਦਾ ਸੰਬੰਧ ਪਿੱਚ ਹੈ ਜੋ ਅੱਗੇ ਸਵਰ ਤੰਦਾਂ ਕੰਬਣੀ ਨਾਲ ਸੰਬੰਧ ਹੈ।

ਪਿੱਚ ਵਿੱਚ ਆਏ ਉਤਰਾਅ ਚੜ੍ਹਾਅ ਨੂੰ ਭਾਸ਼ਾਈ ਲਹਿੰਦੇ ਕਿਹਾ ਜਾਂਦਾ ਹੈ ਅਤੇ ਜਦੋਂ ਇਹ ਭਾਸ਼ਾਈ ਲੈਅ ਸ਼ਬਦ ਤੋਂ ਵਧੇਰੀ ਇਕਾਈ ਉਪਵਾਕ ਹੈ ਵਾਕ ਦੇ ਪੱਧਰ ਤੇ ਸਾਰਥਕ ਹੋਵੇ ਤਾਂ ਇਸਨੂੰ ਵਾਕ ਸਵਰ ਕਿਹਾ ਜਾਂਦਾ ਹੈ ਸਵਰ ਵਿੱਚ ਵਾਕ ਸਵਰ ਨਿਖੇੜਾ ਇੱਕ ਕੀਤਾ ਜਾਂਦਾ ਹੈ ਜਿਸ ਸਵਰ ਦਾ ਘੇਰਾ ਸੀਮਿਤ ਵਾਕ ਸਵਰ ਦਾ ਪਰਿਵਰਤਨ ਨਾਲ ਸ਼ਬਦਾਂ ਦਾ ਵਿਅਕਤੀਗਤ ਅਰਥਾਂ ਉੱਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਸਮੁੱਚੇ ਵਾਕ ਦਾ ਅਰਥ ਜਾਂਦੇ ਹਨ, ਭਾਸ਼ਾਈ ਵਿੱਚ ਇਹੀ ਵਾਕ ਨੂੰ ਇੱਕ ਤੋਂ ਵੱਧ ਤਰੀਕੇ ਨਾਲ ਉਚਾਰ ਜਾ ਸਕਦਾ ਹੈ, ਜਿਵੇਂ ਉਹ ਆ ਗਿਆ, ਉਹ ਆ ਗਿਆ ਉਹ ਆ ਗਿਆ thank you Hello ਸਤਿ ਸ੍ਰੀ ਅਕਾਲ।

ਬਸ ਬੇਟਾ ਬੈਠੇ ਹੁਣ ਰਾਤ ਦਾ time ਹੈ ਹੁਣ ਰਾਤ ਦੀ ਰੋਟੀ ਵਾਸਤੇ। ਅੱਛਾ ਅੱਛਾ ਕੀ ਬਣਾ ਲਿਆ ਰੋਟੀ ਚ। ਰੋਟੀ ਸਵੇਰੇ ਅਸੀਂ ਬਣਾਈ ਦਾਲ ਮੱਖਣੀ ਉਹ ਵੀ ਹੁਣ ਹੈਗੀ ਇੱਕ time ਉਹ ਵੀ ਖਾਵਾਂਗੇ ਨਾਲ ਨਾਲ ਬਨਾਲੇ ਸ਼ਿਮਲਾ ਮਿਰਚ ਆਲੂ। ਅੱਛਾ ਅੱਛਾ ਅੱਛਾ ਅੱਛਾ ਤੇ ਹੋਰ ਕੀ ਚਲਦਾ ਰਹਿੰਦਾ ਸਾਰਾ ਦਿਨ।

ਅੱਛਾ ਕੋਈ free time ਨਹੀਂ ਮਿਲਦਾ। free time ਜਦੋਂ ਉਹ ਸੌਂਦਾ ਏ ਥੋੜੀ ਦੇਰ ਪਾਠ ਕਰ ਲੈਣੀ ਆਪਣਾ ਮੈਂ।

ਹੋਰ ਬਾਕੀ time ਕਿਸੀ time ਜੇ ਲੱਗਿਆ ਨੀਂਦ ਨਹੀਂ ਜੇ ਤੇ ਲੇਟਣ ਨੂੰ ਲੇਟ ਗਏ ਨੀਂਦ ਪੈ ਗਈ ਤੇ ਠੀਕ ਏ ਨਹੀਂ ਪਈ ਤੇ ਥੋੜੀ ਦੇਰ phone ਚਲਾ ਲਿਆ।

ਮੰਮੀ ਆਈ ਦੀ ਆ ਥੋੜਾ ਮੰਮੀ ਨਾਲ time pass ਹੋ ਜਾਂਦਾ ਥੋੜੀ ਗੱਲ ਮਾਰਲੀ ਕੋਈ TV ਦੇਖ ਲਿਆ ਥੋੜਾ TV serial ਦੇਖ ਲਿਆ ਕੋਈ। ਅੱਛਾ ਅੱਛਾ ਮਤਬਲ ਸਹੀ ਉਹ TV mobile ਹਾਂ ਤੇ ਪਾਠ ਇਹਦੇ ਨਾਲ time pass ਕਰਦੇ ਹੋ। Main ਮੇਰਾ ਹੈ main ਤੇ ਮੇਰਾ ਪਾਠ ਨਾਲ ਹੈ ਪਾਠ ਕਰ ਲੈਣੀ ਆਂ ਅੱਛਾ ਜਿਆਦਾ ਤੋ ਜਾਂ ਵੇਹਲੀ ਹੋਈ ਤੇ phone ਚਲਾ ਲਿਆ। ਅਹ ਹਮ ਹਮ ਤੇ ਤੁਸੀਂ ਤੁਸੀਂ ਸਲਾਈ ਕਰਦੇ ਹੁੰਦੇ ਸੀ ਵਧੀਆ ਸਲਾਈ ਕਰਦੇ ਹੁੰਦੇ ਸੀ ਕੋਈ ਚੀਜ਼ ਨਹੀਂ ਬਣਾਉਂਦੇ। ਸਲਾਈ ਵੀ ਮੈਂ ਨਹੀਂ ਹੁਣ ਜੋ ਪਹਿਲੇ ਕਰਦੀ ਸੀ ਹੁਣ ਸਲਾਈ ਨਹੀਂ ਮੈਂ ਕਰਦੀ ਇਹ ਆ ਕਿ ਮੈਂ ਆਪਣਾ ਕੰਮ ਕਰ ਲੈਣੀ ਆਂ। ਜਿਸਤਰਾਂ Tight ਕਰਨਾ ਹੈ ਕੁਛ ਖੋਲ੍ਹਣਾ ਹੈ ਕੁਛ ਆਪਣਾ ਅੱਛਾ ਕੁਛ ਆਪਣਾ ਕੋਈ ਕੰਮ ਹੈ daily use daily ਵਾਸਤੇ ਕੋਈ ਸੂਟ ਸਿਲਣਾ ਬਾਕੀ ਤੇ ਮੈਂ ਬਜਾਰੋਂ ਸਵਾ ਲੈਣੀ ਆਂ ਥੋੜਾ ਅੱਛਾ ਵਾਲਾ ਹੁੰਦਾ ਕੋਈ lining ਵਾਲਾ ਜਿਹੜਾ। ਤੁਸੀਂ ਇੰਨੇ ਅੱਛੇ ਬਣਾਉਂਦੇ ਸੀ ਹੁਣ ਆਪਣੇ ਸੂਟ ਬਾਹਰੋਂ ਸਵਾਉਂਦੇ ਹੋ। ਹਾਂ ਹੁਣ ਤੇ ਹੁਣ ਬਹੁਤ time ਹੋ ਗਿਆ ਬੇਟਾ ਪਹਿਲੇ ਕਰਦੀ ਸੀ ਮੈਂ ਘਰ ਘਰ ਕਰ ਲੈਂਦੀ ਖੁਦ ਹੀ ਹਾਂ ਇਹ ਹੈ ਕਿ ਹੁਣ ਆਪਣਾ ਕਮੀਜ ਕਮੀਜ ਕਿਆ ਹੁੰਦਾ ਮੈਂ ਸਿਲਵਾ ਲੈਣੀ ਆਂ ਗਲੇ ਵਾਲੇ ਔਰ ਸਬ। Designer ਜਿਹੜਾ ਮਾਸਾ ਥੋੜਾ ਬਹੁਤਾ ਹੋਇਆ ਵੈਸੇ ਮੈਂ ਖੁਦ ਸੀ ਲੈਣੀ।

Time ਦੀ ਗੱਲ ਏ ਨਾ main ਤੇ ਵੈਸੇ time ਦੀ ਗੱਲ ਹੁੰਦੀ ਹੈ ਹੁਣ ਨਹੀਂ ਸਲਾਈ ਹੁੰਦੀ ਹੁਣ ਨਾ ਬੇਟੇ ਥੋੜੀ eye ਤੋਂ ਵੀ ਹੋਗਿਆ ਨਾ ਅੱਖਾਂ ਤੋਂ ਜਦੋਂ। ਧਾਗਾ ਨਹੀਂ ਨਾ ਪੈਂਦਾ ਇੱਕ ਤੋਂ ਦੂਜੀ ਵਾਰੀ ਫੇਰ ਖਿੱਜ ਮੱਚ ਜਾਂਦੀ ਹੈ ਤੇ ਫੇਰ ਫੇਰ ਨਹੀਂ ਮੇਰਾ ਮੰਨ ਕਰਦਾ ਕੰਮ ਕਰਨ ਜੇ ਤੇ ਧਾਗਾ ਪੀਣ ਗਿਆ ਜੇ ਕੋਈ ਨਿਕਲਿਆ ਤੇ ਪੈ ਗਿਆ ਚਲੋ ਫੇਰ ਕੰਮ ਕਰਿ ਜਾਣੀ ਆਂ। ਥੋੜਾ ਅਮ ਅਜਕਲ ਤੇ ਧਾਗੇ ਪਾਉਣ ਵਾਲੀਆਂ ਵੀ ਸੂਈਆਂ ਆ ਗਈਆਂ ਨੇ ਧਾਗੇ ਕਿੰਝ। ਲਿਆ ਕੇ ਦਿੱਤਾ ਦਾ ਇਸੇ ਕਰਕੇ ਕੇ ਮੈਂ ਬੱਚਿਆਂ ਨੂੰ ਕਹਿੰਦੀ ਸੀ ਕਿ ਬੇਟਾ ਪਾ ਦੇ ਧਾਗਾ ਜਰਾ ਉਹ ਫੇਰ ਗਿਆ ਦੁਕਾਨ ਤੇ ਫੇਰ ਕਹਿਣ ਲੱਗਾ ਕਿ ਬਈਆ ਕੋਈ ਐਸੀ ਚੀਜ ਦੇਦੇ ਜਿਸਤੇ ਧਾਗਾ ਡਲਜੇ ਉਹ ਇੱਕ ਦਿੱਤੀ ਓਹਨੂੰ ਜਿਹੀ ਉਹ ਵੀ ਮੈਨੂੰ ਲਿਆ ਦਿੱਤੀ ਬੱਚਿਆਂ ਨੇ।

ਹਾਂ ਓਹੀ ਮੈਨੂੰ ਲਿਆ ਕੇ ਦਿੱਤੀ ਏ ਕਿਉਂਕਿ ਮੈਨੂੰ ਅੱਖਾਂ ਮੈਨੂੰ ਜਦੋਂ ਸੂਈ ਚ ਧਾਗਾ ਨਹੀਂ ਨਾ ਮੇਰੇ ਤੋਂ ਪੈਂਦਾ ਸੀ ਫੇਰ ਮੈਨੂੰ ਖਿਜ ਮੱਚਦੀ ਸੀ ਉਸ ਕਰੇਕ ਥੋੜਾ ਛੁੱਟਿਆ ਜ਼ਿਆਦਾਤਰ ਵੈਸੇ ਤੇ ਮੈਂ ਬਥੇਰੀ ਸਲਾਈ ਕਰੀ ਹੈ ਚੱਦਰਾਂ ਸਿਲਦੀ ਹੁੰਦੀ ਸੀ ਮੈਂ ਹਮ ਮੈਨੂੰ set ਹਾਂ ਸੀ ਤੇ ਮੈਂ ਸਿਲਦੀ ਹੁੰਦੀ ਸੀ ਓਹੀ ਮੈਂ ਸੋਚਦੀ ਹੁਨੀ ਆ ਕਈ ਵਾਰ ਬੈਠੀ ਬੈਠੀ ਆਪਣੇ ਮੰਨ ਚ ਸੋਚਦੀ ਵੀ ਹੁਨੀ ਆ ਹਾਏ ਕਿੰਨੇ ਕੰਮ ਕਰਦੀ ਹੁੰਦੀ ਸੀ ਤੇ ਹੁਣ ਇਸਤਰਾਂ ਲਗਦਾ ਮੈਨੂੰ ਕੋਈ ਕੰਮ ਆਉਂਦਾ ਈ ਨਹੀਂ ਪਤਾ ਨਹੀਂ ਉਹ ਤੇ ਬੜਾ ਫਰਕ ਪੈ ਜਾਂਦਾ ਪਹਿਲੇ ਹੁਣ ਜਦੋਂ ਕੁਵਾਰੇ ਸੀ ਜਿੰਨਾ ਵੀ freet i'm ਮਿਲਣਾ ਓਹਦੇ time ਕਢਾਈਆਂ ਕੱਢਣੀਆਂ ਇੰਨੀਆਂ ਕਢਾਈਆਂ ਕੱਢੀਆਂ ਨੇ ਹਾਂ ਕਿਤਨੀਆਂ ਕਢਾਈਆਂ ਕੱਢੀਆਂ ਨੇ ਚੁੰਨੀਆਂ ਤੇ ਚੁੰਨੀਆਂ ਬਣਾਈਆਂ ਨੇ ਸੂਟ ਤੇ ਸੂਟ ਬਣਾਏ ਨੇ ਓਰ ਜਿਤਨੇ ਵੀ ਚੂ ਸੂਟ ਬਣਾਏ ਜਾਂ ਚੁੰਨੀਆਂ ਬਣਾਈਆਂ ਕੋਈ ਵੀ ਆਪਣੇ ਨਸੀਬ ਚ ਨਹੀਂ ਹੋਈਆਂ ਕੋਈ ਨਾ ਕੋਈ ਆ ਕੇ ਚੁੱਕ ਕੇ ਲੈ ਗਿਆ ਮੈਂ ਆਪ।

ਆਪਾਂ ਕਢਾਈ ਕੀਤੀ ਹੀ ਇਕ ਸੂਟ ਤੇ ਕੋਈ ਕਹੇ ਨਾ ਜੀ ਨਾ ਤੁਸੀਂ ਹੱਥੀ ਕਢਾਈ ਕੀਤੀ ਨਹੀਂ ਇਥੇ ਇੰਨੀ ਸਫਾਈ ਨਾਲ machine ਨਹੀਂ ਚਲਦੀ ਏ machine ਦੀ ਕਢਾਈ ਏ ਉਹ ਕਢਾਈ ਕੱਢੀ। ਉਹ ਇੱਕ ਹੋਰ ਮਾਸੀ ਆਈ ਆਰੀ ਦੀ ਕਢਾਈ ਕੱਢਣੀ ਸਿੱਖੀ ਸੀ ਆਰੀ ਆਰੀ ਦੀ ਕਢਾਈ ਦਾ ਸੂਟ ਕੱਡਿਆ ਤੇ ਇੱਕ ਮਾਸੀ ਲੈ ਗਈ ਚੱਦਰ ਬਣਾਈ ਦੂਸ ਮਾਸੀ ਲੈ ਗਈ ਹਮ ਸੂਟ ਬਣਾਇਆ। ਲੈ ਨੀ ਭੈਣ ਤੇਰੀਆਂ ਧੀਆਂ ਨੇ ਇੰਨਾ ਵਧੀਆ ਸੂਟ ਬਣਾਇਆ ਮੈਨੂੰ ਦੇ ਦੇ ਹਾਂ ਉਹ ਲੈ ਗਈ ਹੁਣ ਰੂਹ ਈ ਨਹੀਂ ਕਰਦਾ ਇੱਕ ਸੂਟ ਲਾਇਆ ਕਢਾਈ ਕੱਢਣ ਨੂੰ ਹਮ ਸਾਢੇ ਚਾਰ ਸਾਲ ਹੋ ਗਏ ਨੇ। ਹਜੇ ਤੱਕ ਨਹੀਂ ਪੂਰਾ ਹੋਇਆ ਇੰਝ ਹੀ ਹੁੰਦਾ। ਹੁੰਦਾ ਮੇਰੇ ਵੀ ਲਟਕ ਜਾਂਦੀ ਚੀਜ ਮੈਂ ਲਗਾ cutting ਕੀਤੀ ਨਹੀਂ ਹੋਏਗੀ ਉਹ cutting ਵੀ ਪਈ ਹੋਵੇਗੀ ਸਲਾਈ ਲਗਾਉਣੀ ਔਖੀ ਹੋ ਜਾਂਦੀ ਕਿ ਸਲਾਈ ਕਿਵੇਂ ਲਗਾਵਾਂ ਇਹਨੂੰ। ਬੈਠ ਜਾਵਾਂ ਤੇ ਬੈਠ ਗਈ ਤੇ ਫੇਰ ਕੰਮ ਪੂਰਾ ਕਰਕੇ ਉੱਠਦੀ ਆਂ ਮੈਂ ਕੋਈ ਵੀ ਕੰਮ ਬੈਠ ਗਈ ਨਾ ਲੈ ਕੇ ਤੇ ਹੁਣ ਪੂਰਾ ਕਰੇਕ ਉਠਾਂਗੀ ਹੁਣ ਤੇ ਨਹੀਂ ਤੇ ਕਿੰਨੇ ਕਿੰਨੇ ਦਿਨ ਵੀ ਪੀ ਰਹੇਗਾ। ਸਿਲਨ ਵਾਲਾ ਇੱਕ shawl ਸ਼ੁਰੂ ਕੀਤੀ ਸੀ ਤੇ ਮੇਰਾ ਵਿਆਹ ਹੋਇਆ ਸੀ ਇੱਕ shawl ਬਣਾਉਣੀ ਸ਼ੁਰੂ ਕੀਤੀ ਸੀ ਹਮ shawl ਢਾਈ ਸਾਲਾਂ ਵਿੱਚ ਬਣਾ ਕੇ ਪੂਰੀ ਹੋਈ। ਤੇ ਉਹ ਮੰਮੀ ਨੂੰ ਦਿੱਤੀ ਮੈਂ ਸ਼ੋਲ ਇਥੇ ਤੇ ਲੋੜ ਨਹੀਂ ਪੈਂਦੀ ਮਤਲਬ ਪੂਰੀ ਭਰੀ ਸ਼ੋਲ ਬਣਾਈ ਹਮ shawl ਸਿਤਾਰੇ ਉਹ ਸਿੱਪੀਆਂ ਲਾ ਕੇ ਬਣਾਈ ਏ। ਧਾਗਾ ਤੇ ਸਿੱਪੀ ਹਮ ਉਹ ਦੋ ਦੋ ਢਾਈ ਸਾਲਾਂ ਵਿੱਚ ਜਾ ਕੇ ਪੂਰੀ ਹੋਈ ਤੇ ਮੈਂ ਮੰਮੀ ਨੂੰ ਦਿੱਤੀ ਹਮ ਮੈਂ ਆਪਣਾ ਸੂਟ ਲਾਇਆ ਗਲਾ ਕੱਡਿਆ ਗਿਆ ਹਾਂ ਥੱਲੇ ਦੇ ਹਿੱਸੇ ਵਿੱਚ। ਹਜੇ ਸਿਰਫ ਪੰਜ ਬੂਟਿਆਂ ਹੋਈਆਂ ਨੇ ਹਜੇ ਬਾਰਾਂ ਬੂਟੀਆਂ ਪਈਆਂ ਕੱਢਣੀਆਂ ਤਾਂ ਹਮ ਸਾਢੇ ਚਾਰ ਸਾਲ ਹੋਗਏ ਨੇ ਚਾਰ ਸਾਲ ਹੋਗਏ ਨੇ ਉਹ ਹਜੇ ਤੱਕ ਪੂਰਾ ਨਹੀਂ ਹੋਇਆ। ਸਹੀ ਗੱਲ ਹੈ ਹੋਰ ਵੀ ਮੈਂ ਹੁਣ ਤਿੰਨ ਸਾਲ ਦਾ ਮੈਂ ਸੈਂਚੀਆਂ ਵਾਲਾ ਪਾਠ ਲਗਾਇਆ ਦਾ ਏ ਮਤਲਬ ਪਿਛਲੇ ਵਾਰ ਪਿਛਲੇ ਸਾਲ ਤੇ ਮੈਂ ਸਮਜਲਾ ਪੂਰੇ ਸਾਲ ਚ ਭੋਗ ਪਾਇਆ ਸੀ ਪੂਰੇ ਸਾਲ ਚ ਮੈਂ ਕਿਹਾ ਮੰਨ ਚ ਹੀ ਸੋਚਿਆ ਦਾ ਸੀ ਕਿ। ਮਾਮੇ ਦੇ birthday ਤੇ ਲਗਾਇਆ ਸੀ ਘੇਰਾਂ ਅਹ ਜਨਵਰੀ ਨੂੰ ਤੇ ਮੈਨੇ ਕਿਹਾ ਚਲ birthday ਤੇਰਾਂ ਜਨਵਰੀ ਨੂੰ ਫੇਰ ਭੋਗ ਪਾਦਾਂਗੇ ਤੇਰਾਂ ਜਨਵਰੀ ਨੂੰ ਤੇ ਨਹੀਂ ਪਿਆ ਪਰ ਛੱਬੀ ਜਨਵਰੀ ਨੂੰ ਪਿਆ ਓਦਣ ਬਾਬਾ ਦੀਪ ਸਿੰਘ ਜੀ ਦਾ birthday ਸੀ ਮੈਂ ਕਿਹਾ ਚਲ ਕਿਸੇ ਦਿਨ ਵਾਰ ਨੂੰ ਪਾਉਣਾ। ਉਸ ਦਿਨ ਪਾਇਆ ਪੂਰਾ ਸਾਲ ਇੱਕ ਸਾਲ ਤੇਰਾਂ ਚੌਦਾਂ ਦਿਨ ਲੱਗ ਗਏ ਮੈਨੂੰ ਹੁਣ ਵੀ ਮੈਂ ਸ਼ੁਰੂ ਕੀਤਾ ਦਾ ਹੈ ਤੇ ਮੇਰੇ ਕੋਲੋਂ ਪਾਠ ਹੀ ਨਹੀਂ ਹੋ ਪਾ ਰਿਹਾ ਬੇਟਾ।

ਮੈਂ ਦੋ ਹਜ਼ਾਰ ਵੀਹ ਵਿੱਚ ਸੈਂਚੀ ਚ ਪਾਠ ਸ਼ੁਰੂ ਕੀਤਾ ਸੀ ਤੇ ਸ਼ੁਰੂ ਕੀਤਾ ਸੀ ਤੇ ਵਿੱਚ ਅਟਕਿਆ ਰਿਹਾ ਤੇ ਦੋ ਹਜ਼ਾਰ ਵੀਹ ਵਿੱਚ ਜਾ ਕੇ ਵੀਹ ਵਿੱਚ ਸ਼ੁਰੂ ਕੀਤਾ ਸੀ ਦੋ ਹਜ਼ਾਰ। ਇੱਕੀ ਵਿੱਚ ਜਦੋਂ ਮਾਮਾ ਜੀ hospital ਨਹੀਂ admit ਹੋਏ ਸੀ ਤੇ ਪਹਿਲੀ ਸੈਂਚੀ ਸਿਰਫ ਪੜੀ ਸੀ ਦੋ ਹਜ਼ਾਰ ਵੀਹ ਚ ਓਹਦੇ ਬਾਅਦ ਲਟਕਿਆ ਗਿਆ ਫੇਰ ਲਟਕਿਆ ਗਿਆ ਫਿਰ ਮਾਮਾ ਜੀ ਉਸੇ ਦਿਨ hospital Admit ਹੋਏ ਹੀ ਨਾ ਉਸ ਦਿਨ ਦਾ ਪਾਠ ਕੀਤਾ ਤਾਂ ਮੈਂ ਮਾਂ ਤਿੰਨ ਸੈਂਚੀਆਂ ਮੈਂ ਮਏ ਦੇ ਅੱਧ ਤੱਕ ਖਤਮ ਕਰਤੀਆਂ ਸੀ। ਉਹ ਰੋਜ਼ daily ਕਰਦੀ ਪਈ ਸੀ ਉਹ ਨਾ ਇੱਕ routine daily ਕਰੋ daily ਕਰੋ ਮੈਨੂੰ ਕਿਤਨੇ ਦਿਨ ਹੋਗਏ ਛੋੜੇ ਹੋਏ ਨੂੰ ਮੈਨੂੰ। ਤੇ ਮੈਨੂੰ ਲਗਦਾ ਹੱਥ ਨਹੀਂ ਲਾਇਆ ਠੀਕ ਓਥੋਂ ਰੋਜ਼ ਤਿੰਨ ਹੀ ਲਾਏ ਅਸੀਂ ਅੱਜ ਚੁਕਦੀ ਜਦੋਂ ਮਾਮਾ ਜੀ ਦਾ ਹਾਂ ਜਦੋਂ ਮਾਮਾ ਜੀ ਦੀ ਖਬਰ ਆਈ ਨਾ ਕਿ hospital admit ਕੀਤੇ ਨੇ ਹਮ ਉਹ। ਤੋ ਇੱਕ ਦਿਨ ਉਸ ਦਿਨ ਤੋਂ ਮੈਂ ਪਾਠ ਜੋ ਸ਼ੁਰੂ ਕੀਤਾ ਸੈਂਚੀ ਤੇ ਦੱਸ ਪੰਦਰਾਂ ਮਏ ਤੱਕ ਮੈਂ ਓਹਨੂੰ ਖਤਮ ਕਰਤਾ ਭੋਗ ਪਾਤਾ ਸੀ।

ਤੇ ਓਹਦੇ ਬਾਅਦ ਫੇਰ ਸ਼ੁਰੂ ਕੀਤਾ ਬਾਅਦ ਵਿੱਚ। ਬਾਅਦ ਚ ਸ਼ੁਰੂ ਕੀਤਾ ਉਹ ਵੀ ਮੈਂ ਦੋ ਮਹੀਨਿਆਂ ਚ ਢਾਈ ਮਹੀਨਿਆਂ ਚ ਖਤਮ ਕਰਤਾ ਸੀ ਤੇ ਹੁਣ ਮੈਂ ਸ਼ੁਰੂ ਕੀਤਾ ਹੋਇਆ ਫੇਰ ਇਹ ਸ਼ੁਰੂ ਕੀਤਾ ਸੀ ਮੈਂ ਪਿਛਲੇ ਸਾਲ ਅਹ ਨਵੰਬਰ ਵਿੱਚ। ਸਿਰਫ ਹਜੇ ਦੋ ਸੈਂਚੀਆਂ ਪੂਰੀਆਂ ਕੀਤੀਆਂ ਸੀ ਤੀਜੀ ਸੈਂਚੀ ਸ਼ੁਰੂ ਕਰਨੀ ਹੁੰਦੀ ਨਹੀਂ ਪਈ ਤਿੰਨ ਮਹੀਨੇ ਹੋਗਏ। ਮੇਰਾ ਵੀ ਇਹੀ ਸਾਬ ਹੈ ਨਿਤੇ ਮੈਨੂੰ ਸੀਗਾ ਮੈਂ ਨਾ ਮੈਂ ਮਤਲਬ ਛੇ ਮਹੀਨੇ ਚ ਖਤਮ ਕਰਦਾਂ ਕਰਾਂ ਫੇਰ ਨਵਾਂ ਸ਼ੁਰੂ ਕਰਦਿਆਂ ਕਰਾਂ ਮੈਨੂੰ ਇਹ ਸੀ ਕਿ ਮੈਂ regular ਕਰਾਂ ਕਰਾਂ ਤੇ regular ਮੇਰੇ ਕੋਲ ਥੋੜੇ ਮਹੀਨਾ ਇੱਕ regular ਕਦੀ ਆਂ ਮੈਂ। ਓਰ ਉਸਤੋਂ ਨਹੀਂ ਹੁੰਦਾ।

ਤੇ ਕਈ ਵਾਰ ਆਪਾਂ late ਹੋ ਜਾਈਏ ਨਾ ਤੇ ਮੈਂ late ਈ ਬਹਿ ਜਾਂਦੀ ਸੀ ਤੇ ਨੌ ਵੱਜੇ ਨੇ ਕੋਈ ਨਹੀਂ ਕੋਈ ਨ੍ਹ੍ਹਿ ਤੇ ਨੋ ਤੋਂ ਨੋ ਤੋਂ ਗਿਆਰਾਂ ਵਜੇ ਤੱਕ ਕਰ ਲਿੱਤਾ।

ਕਿਉਂਕਿ ਮੈਨੂੰ ਇਹ ਵੀ ਨਹੀਂ ਹੈ ਕਿਮੇਂ ਜਿਹੜੇ ਕੱਪੜੇ ਪਾਏ ਨੇ ਮੈਂ ਓਵੇਂ ਬਹਿ ਜਾਵਾਂ।

ਇਹ ਨਹੀਂ ਹੈ ਨਾ ਮੇਰਾ ਮੇਰਾ ਵੀ ਇਹ ਮੈਂ proper ਮੈਨੂੰ ਵੀ ਇਹੀ ਚੀਜ ਆ ਜਾਂਦੀ ਨਾ ਜੇ ਤੇ ਮੈਨੂੰ ਲਗਦਾ ਸਾਫ ਸੁਥਰੀ ਆਂ ਅੱਜ ਮੈਂ ਹੁਣ ਬਿਲਕੁਲ ਸਾਫ ਆਂ ਚੱਦਰਾਂ ਵੀ change ਕੀਤੀ ਦੀਆਂ ਮੈਂ ਘਰਦੀਆਂ ਬਿਲਕੁਲ ਨਹੀ ਹੋਈ ਆਂ ਤੇ ਮੈਨੂੰ ਲਗਦਾ ਮੈਂ regular ਹੁਣ ਮੈਂ ਕਰ ਹੀ ਲਵਾਂ ਹੁਣ ਕੁਛ ਨਹੀਂ ਕੀਤਾ ਅੱਜ ਮੇਰਾ ਸਾਫ ਸੁਥਰਾ ਆ ਸਾਰਾ। ਜਦੋਂ ਮੈਂ ਵੀ ਇੰਜ ਹੀ ਦੋ ਤਿੰਨ ਵਾਰੀ bathroom ਹੋ ਆਈਂ ਆ ਜਾਂ ਕੁਛ ਕਰ ਆਈਂ ਫੇਰ ਮੰਨ ਵਿੱਚ ਕਛੂਹ ਆਉਂਦਾ ਥੋੜਾ ਜਿਹਾ ਚਲ ਚਲ ਕੋਈ ਨਹੀਂ ਕੱਲ ਕਰਲਾਂਗੇ।